ਔਰ ਇੱਕ ਮਹਾਦੇਵ ਜੀ ਦੀ ਫੋਟੋ ਵੀ ਲੱਗੀ ਹੋਈ ਹੈ ਫ਼ੋਟੋਆਂ ਤੇ ਹਾਰ ਵੀ ਚਢਾਏ ਹੋਏ ਹੈਂ ਬਹੁਤ ਸਾਰੇ ਕੀ ਚੇਂਨ ਵੀ ਰੱਖੇ ਹੋਏ ਹੈਂ ਇੱਥੇ।

ਇੱਥੇ ਇੱਕ ਪਾਰਕ ਬਣੀ ਹੋਈ ਐ ਪਾਰਕ ਦੇ ਅੰਦਰ ਬਹੁਤ ਸਾਰੀ ਲੜਕੀਆਂ ਜੋ ਕਿ ਜੋਗਾ ਕਰ ਰਹੀਆਂ ਹਨ।

ਏੱਥੇ ਇੱਕ ਔਫਿਸ ਬਨਿਆ ਹੋਇਆ ਔਫਿਸ ਦੇ ਅੰਦਰ ਬਹੁਤ ਸਾਰੇ ਕੈਬਿਨ ਬਣੇ ਹੋਏ ਹੈਂ ਕੈਬਿਨਾਂ ਦੇ ਅੰਦਰ ਬਹੁਤ ਸਾਰੀ ਫਾਈਲਾਂ ਕਾਪੀਆਂ ਵਗੈਰਾ ਰੱਖੀਆਂ ਹੋਈਆਂ।

ਉਹ ਦੂਜੀ ਸਾਈਡ ਇੱਕ ਬੋਤਲ ਪਈ ਹੋਈ ਐ ਇੱਕ ਕੱਚ ਦਾ ਗਲਾਸ ਤੇ ਇੱਕ ਜੱਗ ਬੀ ਰੱਖਿਆ ਹੋਇਆ।

ਇਹ ਇੱਕ ਰੈਸਟੂਰੈਂਟ ਹੈ ਰੈਸਟੂਰੈਂਟ ਦੇ ਅੰਦਰ ਟੇਬਲ ਲੱਗੇ ਹੋਏ ਏ ਦੋ ਲਾਲ ਰੰਗ ਦਿਆਂ ਕੁਰਸੀਆਂ ਵੀ ਲੱਗਿਆਂ ਹੋਇਯਾਂ ਸਾਹਮਨੇ ਕਿੰਗਫਿਸ਼ਰ ਦਿਆਂ ਬੋਤਲਾਂ ਰੱਖੀਆਂ ਹੋਈਂ ਹੈਂ।

ਗਮਲੇ ਵੀ ਰੱਖੇ ਹੋਏ ਆ ਟੇਬਲ ਉਤੇ ਸੋਸ ਦੀ ਬੋਤਲ ਮੈਨੀਓ ਵੀ ਰੱਖਿਆ ਹੋਇਆ ਸਵਿੱਚ ਬਣੇ ਹੋਏ ਆ ਲਾਈਟਾਂ ਤੇ ਇੱਕ ਕੈਮਰਾ ਵੀ ਲੱਗਿਆ ਹੋਇਆ ਇੱਥੇ।

ਸਪੇਅਰ ਪਾਰਟ ਦੀ ਦੁਕਾਨ ਵੀ ਹੈ ਟੂਟੀਆਂ ਵੀ ਲੱਗੀਆਂ ਹੋਈਆਂ ਇਥੇ

ਬੋਰਡ ਤੇ ਮੋਬਾਇਲ ਨੰਬਰ ਭੀ ਲਿਖਿਆ ਹੋਇਐ ਨੌ ਅੱਠ ਸੱਤ ਸੱਤ ਅੱਠ ਅੱਠ ਦੋ ਦੋ ਪੰਜ ਨੌ --

ਔਰ ਬਹੁਤ ਸਾਰੀ ਕੁਰਸੀਆਂ ਵੀ ਲੱਗੀਆਂ ਹੋਈਆਂ ਰਿਸੈਪਸ਼ਨ ਦੇ ਉੱਤੇ ਦੋ ਡੱਬੇ ਰੱਖੇ ਹੋਏ ਆ ਪਲਾਸਟਿਕ ਦੇ ਔਰ ਸਾਹਮਣੇ ਲਿਖਿਆ ਸੀਟੀ ਹਾਰਟ ।

ਇੱਥੇ ਬਹੁਤ ਸਾਰੇ ਦੁਕਾਨ ਦੇ ਅੰਦਰ ਬੂਟ ਲੱਗੇ ਹੋਏ ਐ ਜਰਾਬਾ ਵੀ ਲੱਗੀਆਂ ਹੋਈਆਂ ਸ਼ੋਟ ਔਰ ਲੋਂਗ ਵਾਲੀਆਂ।

ਇੱਥੇ ਇੱਕ ਸੜਕ ਹੈਗੀ ਐਂ ਸੜਕ ਦੇ ਓੱਤੇ ਬਹੁਤ ਸਾਰੀ ਗੱਡੀਆਂ ਲੱਗੀਆਂ ਹੋਈਐਂ।